ਇਸ ਦੇ ਬਾਹਰ ਅਮਰਜੀਤ ਟੈਸਟ ਟਿਊਬ ਬੇਬੀ ਸੈਂਟਰ --

ਇਹ ਇੱਕ ਬਹੁਤ ਵਧੀਆ ਏਰੀਆ ਬਨਿਆ ਹੋਇਆ ਹੈ ਜਿੱਸ ਵਿੱਚ--

ਨਜਰ ਆ ਰਹੇ ਹੈਂ ਇਹ ਬੋਹੁਤ ਸ਼ਾਂਤ ਜੇਹਾ ਏਰੀਆ ਬਣਿਆ ਹੋਇਆ ਹੈ।

ਹੈਂਡ ਲੂਮ ਅਤੇ ਸ਼ੋਰੂਮ ਦੇ ਵਾਂਗੂੰ ਕੱਪੜੇ ਟੰਗੇ ਹੋਏ ਦੇਖ ਰਹੇ ਹਾਂ।

ਇਸ ਦੇ ਵਿਚ ਦੇਖਦੇ ਨਜ਼ਰ ਆ ਰਹੇ ਹੈ।

ਇਹ ਇੱਕ ਸ਼੍ਰੀ ਗੁਰੂ ਰਾਮਦਾਸ ਕਲੀਨਿਕ ਹੈ।

ਜੋ ਕਿ ਇੱਕ ਸਟੈਂਡ ਉੱਤੇ ਲੱਗੀ ਹੋਈ ਹੈ ਇਹ ਬਹੁਤ ਵਧੀਆ--

ਏਸ ਬੇਕਰੀ ਦੇ ਸਾਹਮਣੇ ਅਸੀਂ ਬਹੁਤ ਵਧੀਆ ਸਮਾਨ ਲੱਗਾ ਹੋਇਆ ਦੇਖ ਰਹੇ ਹਾਂ।

ਇੱਕ ਬਹੁਤ ਵਧੀਆ ਏਰੀਆ ਬਣਿਆ ਹੈ ਜੋ ਕਿ ਇੱਕ ਹੋਸਪਿਟਲ ਦੇ ਰੂਮ ਹੈ ਜਿਸ ਦੇ ਬਾਹਰ--

ਬਹੁਤ ਵਧੀਆ ਜਿਹਾ ਬੇਡਰੂਮ ਬਣਿਆ ਹੋਇਆ ਦਿਖ ਰਹਾ ਹੈ ਜੋ ਅਸੀ--

ਇਹ ਇੱਕ ਖਾਲੀ ਜਿਹਾ ਏਰੀਆ ਹੈ ਜੋ ਕਿ ਇੱਕ ਰੋਡ ਬਣਿਆ ਹੋਇਆ ਹੈ।

ਬਹੁਤ ਸਾਰੇ ਗੋਲਸ ਦੇ ਨਾਲ ਬੋਰਡ ਅਤੇ ਸ਼ੀਲਡ ਲੱਗਿਆ ਹੋਈਆਂ ਹੈ।

ਇਸ ਰੋਡ ਦੇ ਉੱਪਰ ਬਹੁਤ ਸਾਰੇ ਮਕੈਨਿਕ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੈਂ।

ਇਹ ਬਹੁਤ ਵਧੀਆ ਵੀਯੂ ਬਣਿਆ ਹੋਇਆ ਦੇਖ ਰਹਾ ਹੈ।